ਜਦੋਂ ਵੀ ਮਤਲਬ ਕੀ ਹੋਈਗੀ ਆਪਣੀ planning ਇਹਦੀ ਫੇਰ ਤੁਸੀਂ

okay mam ਠੀਕ ਏ

ਮੈਂ ਤਾਂ ਉਹਨਾ ਨੇ ਮੈਨੂੰ ਮਤਲਬ ਕੀ ਮੇਰੇ ਬੱਚਿਆਂ ਨੂੰ engagement makeup ਤੇ ਕਰਵਾਇਆ engagement ਤੇ ਕਿਹੋ ਜਿਹਾ makeup ਕਰਦੇ ਏ okay ਠੀਕ ਏ ਹਾਂ ਉਹਦੀ ਪੂਰੀ demo ਦਿੱਤੀ ਬਹੁਤ ਵਧੀਆ ਬੱਚੇ ਵੀ ਬਹੁਤ ਖੁਸ਼ ਸੀ ਹੁਣ buy

ਹਾਂਜੀ ਵੈਸੇ ਇਹਨਾ ਦਾ ਹੈਗਾ ਵੀ ਹੁੰਦਾ ਥੋੜਾ interest

ਆਪਾਂ visit ਵਗੈਰਾ ਕਰਵਾਨੇ ਆ ਨਾ guest lecture ਲਗਵਾਂਦੇ

ਕੀਤਾ ਸੀ ਹਾਂ ਫੇਰ ਉਹਨਾ ਨੇ motivate ਕੀਤਾ ਬੱਚਿਆਂ ਨੂੰ ਕਹਿੰਦੇ ਤੁਸੀਂ ਤੇ mam ਤੁਸੀਂ ਇਹਨਾ ਨੂੰ ਮਤਲਬ ਕੀ ਦਿਖਾਉ institute ਤੇ

ਆਪਣੀ visit ਇੱਥੇ ਹੀ ਕਰਵਾ ਲੈਂਨੇ ਆ

ਹਾਂਜੀ ਹਾਂਜੀ ਮੈਂ ਵੀ call ਕੀਤੀ ਸੀ ਨਾ glamour look ਵਾਲਿਆ ਨੂੰ guest lecture ਲਈ ਉਹ

ਦੂਰ ਪੈ ਰਿਹਾ ਸਾਨੂੰ ਫੇਰ ਕਹਿਨੇ

ਰਹਿਣ ਮਾਜਰਾ ਪੈ ਜਾਂਦਾ ਉਹਨਾ ਨੂੰ ਕਾਫੀ ਪੈ ਜਾਣਾ ਮੈਨੂੰ ਲਗਦਾ ਪੈਂਤੀ

ਹਾਂਜੀ ਹਾਂਜੀ mam ਕਾਫੀ ਪੈ ਜਾਂਦਾ ਨਾ

nine ਵਾਲਿਆ ਨੇ ਆਣਾ ਸਾਡੇ ਨਾ ਮਾਰਚ ਵਿੱਚ

ਕਹਿੰਦੇ guest lecture ਆਪਾਂ ਲਗਾਵਾਗੇ ਇਸ ਵਾਰ ਬੱਚਿਆਂ ਦਾ

ਤੁਸੀਂ ninety nine ਚ ਕਰਵਾਇਆ ਸੀ ਉਹਨਾ ਦਾ

ਠੀਕ ਏ ਚਲੋ ਵਧੀਆ ਮੈਂ queens ਦੇ ਇੱਥੇ ਵਲਾ ਚੋਰ ਵੀ ਇੱਕ ਵਾਰ ਕਰਵਾਈ ਸੀ visit

ਇਹ ਹੈ ਉਹ ਨੇੜੇ ਸੀਗੀ easy ਰਹਿੰਦਾ ਥੋੜਾ ਜਾਨ ਆਣ ਚ ਬੱਚਿਆਂ ਦੇ ਨਾਲ

ਹਾਂ ਫੇਰ ਤੁਸੀਂ ਕਿਵੇਂ ਬੱਸ ਵਗੈਰਾ ਕਰਵਾ ਕੇ ਜਾਂਦੇ visit ਤੇ

ਰੋਪੜ ਤੋਂ ਕਾਰਵਾਈ ਸੀ ਹਾਂਜੀ ਅੱਛਾ ਮੈਂ ਵੀ ਇੱਥੋ local ਈ ਕਰਵਾਈ ਸੀ ਦੋਨੋ time ਮੈਂ ਵੀ ਅੱਲਗ ਅੱਲਗ ਲੈਕੇ ਗਈ ਪਹਿਲਾਂ nine tenth ਦੀ ਲੈਕੇ ਗਈ ਫੇਰ eleventh twelfth

ਹਾਂਜੀ ਹਾਂਜੀ ਆਪਾਂ ਵੀ ਫੇਰ ਮੈਂ ਪਹਿਲਾਂ plus two ਲੈਕੇ ਗਈ ਸੀ ਨਾ ਆਪਾਂ free ਕਰਨੀ ਸੀ

ਹਾਂਜੀ ਉਹਦੇ ਕਰਕੇ ਆਪਾਂ ਪਹਿਲਾਂ plus two ਤੇ tenth ਲੈ ਗਏ ਸੀ

ਠੀਕ ਏ tenth ਦੇ ਤਾਂ ਹਲੇ late ਏ ਇਸ ਲੈ ਮੈਂ ਤਾਂ tenth ਨੂੰ ਨਾਲ nine tenth ਤਾਂ ਇੱਕਠੀ

ਸੀਗੀ ਤੇ eleventh twelfth ਨੂੰ ਮੈਂ ਇੱਕਠਾ ਲੈ ਗਈ ਸੀ ਹਾਂਜੀ mam ਜਿਵੇਂ ਉਹਨਾ ਦੀਆਂ ਨਾextra class ਲੱਗਦੀ ਏ ਨਾ

ਚਲੋ ਵਧੀਆ

ਤੋਂ ਇਲਾਵਾ ਹੋਰ ਵੀ ਕੁੱਝ ਹਨਾ ਹੋਰ ਦੂਜੀ ਜਗ੍ਹਾ ਤੇ ਜਾ ਕੇ ਦੂਜੇ ਲੋਕਾ ਨਾਲ ਸਿੱਖਣ ਦਾ ਮੋਕਾ ਮਿਲਦਾ

ਥੋੜੀ outing ਹੋ ਜਾਂਦੀ ਏ ਬੱਚਿਆਂ ਦੀ ਹਾਂਜੀ ਹਾਂਜੀ ਜਿਵੇਂ ਆਪਾਂ ninety nine ਚ ਗਏ ਨਾ ਜਦੋਂ

ਦੇਖਿਆ ਨਾ ਉੱਥੇ ਸਾਰਾ ਕੁੱਝ ਫੇਰ ਦੋ ਬੱਚੇ ਕਹਿ ਰਹੇ ਕੀ mamਆਪਾਂ ਨਾ ਇੱਥੋ ਕਰਨਾ ਏ ਤੇ ਆਪਾਂ ਬਾਹਰ

ਬੱਚੇ ਜਾ ਕੇ ਦੱਸਦੇ ਏ ਸਾਰਾ visit ਤੇ ਜਾਂਦੇ ਏ ਵੀ ਕਿਹੋ ਜਿਹਾ ਹੋਇਆ ਕੀ ਹੋਇਆ ਕਿੰਨੇ ਕਰਵਾਇਆ ਉਹ

ਪਤਾ ਲੱਗਦਾ ਫੇਰ ਉਹ ਘਰਦਿਆ ਨੂੰ ਵੀ ਆਪਣੇ ਥੋੜਾ ਕਰਦੇ ਹੈਗੇ force ਕੇ ਅਸੀਂ ਵੀ line ਚ ਜਾਣਾ ਏ ਜਾ ਕੁੱਝ ਵੀ ਤੇ ਉਦਾ ਵੀ ਵੈਸੇ ਵੀ ਇਹਨਾ ਦੇ syllabus ਨਾਲ related ਵੀ ਕਾਫੀ ਕੁੱਝ ਇੰਨਾ ਨੂੰ ਪਤਾ ਲੱਗ ਜਾਂਦਾ

ਰਹਿੰਦਾ ਇਹਨਾ ਨੂੰ exam ਚ ਜਾਂ practical ਦੇਣਾ ਹੁੰਦਾ practical ਵੀ ਵਧੀਆ ਕਰਦੇ ਏ ਫੇਰ ਬੱਚੇ ਹਾਂਜੀ ਹਾਂਜੀ ਮੇਰੇ ਕੋਲ plus one ਚ ਵੀ ਥੋੜੇ ਜੇ ਬੱਚੇ ਨਾ ਬਾਅਦ ਆਏ ਏ ਜਦ ਉਹਨਾ ਨੇ

ਦੇਖਿਆ ਨਾ ਹਾਂਜੀ ਹਾਂਜੀ ਉਹਨਾ ਨੇ ਪਹਿਲਾਂ politic science ਨੀਂ ਰੱਖੀ ਹੋਈ

ਵੈਸੇ ਵੀ ਬੱਚਿਆਂ ਨੂੰ ਚਾ ਬਹੁਤ ਹੁੰਦਾ ਉਹ ਇਸ ਕਰਕੇ

ਕੇ ਚਲੋ ਹੋਰ subjects ਦੇ ਵਿੱਚ ਤਾਂ ਚਲੋ ਬਾਹਰ ਜਾਣ ਦਾ ਮੋਕਾ ਨੀਂ ਮਿਲਦਾ ਜਿਵੇਂ ਸਾਡੇ government schools ਨੇ

ਹਾਂਜੀ ਇਹ ਜਿਵੇਂ ਹੁਣ ਆਪਾਂ ਲੈਕੇ ਜਾਨੇ ਆ ਨਾ ਬੱਚਿਆਂ ਦਾ ਇਹ ਉੱਥੇ

ਘਰ ਵੀ ਆ ਕੇ ਉਹੀ ਆਪਣਾ ਕਰਦੇ ਏ ਤੇ

ਬਿਲਕੁਲ ਉਹ ਤਾਂ ਹੈਗਾ ਈ ਏ ਫੇਰ ਨਾਲ ਉਹਨਾ ਦੀ ਥੋੜੀ ਜੀ ਹੈ ਬੀ income ਵੀ ਹੋਣ ਲੱਗ ਜਾਂਦੀ ਏ ਬੱਚੇ ਨੂੰ

school ਤੋਂ ਬਾਅਦ ਆ ਕੇ ਫੇਰ ਥੋੜਾ ਬਹੁਤ ਉਹ ਮਤਲਬ ਕੀ ਅਗਰ ਕੰਮ ਕਰਦਾ ਥੋੜੀ ਬਹੁਤ earn ਕਰ ਲੈਂਦਾ

family ਨੂੰ ਹਾਂਜੀ mam family ਨੂੰ help ਹੋ ਜਾਂਦੀ ਏ

ਜੇ ਕਿੱਥੇ ਹੋਰ ਲੈਕੇ ਜਾਵਾ next time ਫੇਰ ਮੈਂ ਸੋਚਦੀ ਸੀ orange ਦੇ ਹੀ ਜਾਏ ਆਵਾਗੇ ਹਾਂਜੀ mam ਜਿਵੇਂ ਆਪਾਂ orange ਦੇ ਪਹਿਲਾਂ ਲੈਕੇ ਗਏ ਸੀ ਨਾ

ਆਪਾਂ visit December ਵਾਲਾ orange ਤੇ ਕੀਤਾ ਸੀ ਬੱਚਿਆਂ

ਸੀ ਕੀ madam ਹੁਣ ਆਪਾਂ ਦੂਰ ਜੇ ਕਰਨਾ ਕਿੱਥੇ ਹਨਾ

ਹਾਂ ਰੋਪੜ ਨੇੜੇ ਹੀ ਪੈਂਦਾ ਨਾ ਇੱਧਰੋ

nine ਵਾਲਿਆ ਨਾਲ ਗੱਲ ਹੋਈ ਸੀ ਉਹ ਕਹਿੰਦੇ madam ਤੁਸੀਂ ਜੋ ਮਰਜੀ ਆ ਕੇ ਕਰਵਾ ਲੋ ਇਹਨਾ ਤੋਂ

ਹਾਂਜੀ ਆਪਾਂ ਪਿੱਛਲੀ ਵਾਰ ਜਦੋਂ ਆਏ ਸੀ ਨਾ visit ਦੀ grant ਆਈ ਸੀ ਪਿੱਛਲੇ ਕਰੋਨਾ ਦੇ time ਤੋਂ ਬਾਅਦ ਹਨਾ ਉਸ

ਵੈਸੇ ਵੀ ਜਦੋਂ ਬੱਸ ਤੇ ਜਾਂਦੇ ਏ ਬੱਚੇ ਥੋੜਾ ਅਹ enjoy ਵੀ

ਲੱਗਦਾ refreshment ਵੀ ਦਿੰਦੇ ਏ ਉਹਨਾ ਨੂੰ ਕੁੱਝ

ਹਾਂ ਇਹਨਾ ਚੀਜ਼ਾਂ ਨਾਲ ਥੋੜੇ ਖੁਸ਼ ਹੋ ਜਾਂਦੇ ਏ ਬੱਚੇ

mam ਆਪਾਂ ਹੁਣ ਕਦੋਂ ਜਾਣਾ ਜਦੋਂ ਆਏ ਨਾ ਜਿਸ ਦਿਨ